ਚਲੋ ਪਾਰਕਿੰਗ ਵਗੇਰਾ ਤਾਂ ਸਭ ਹੋਗਾ ਸੀ ਉੱਥੇ

arrangement ਸਾਰੇ ਬਹੁਤ ਵਧੀਆ ਕਿਤੇ ਨੇ ਸੀ ਇਹਨਾ ਨੇ

ਸਾਰੇ ਹੀ ਕਰਦੇ ਨੇ ਉਹ ਤੇ ਹਾਂ ਹਮ

ਵੇਹਲੇ ਬੈਠੇ ਕੁਛ ਘਰ ਬੈਠੇ ਬੈਠੇ ਕਦੀ ਕ੍ਦਾਰ women ਕਰਤ ਦੇ Facebook ਦੇਖਲੀ whatsapp ਦੇਖਲੀ ਕੁਛ ਨਾ ਕੁਛ ਯਾ nail paint ਲਾਲੀ ਘਰ ਬੈਠੇ ਬੈਠੇ ਵੇਹਲੇ

ਚਲੋ

ਇਹ ਕੁੜੀ ਦਾ ਵਿਆਹ ਸੀ ਇਹਨਾ ਦੀ ਹੁਣ ਅੱਗੇ ਇਹਨਾ ਦੇ ਮੁੰਡੇ ਦਾ ਵਿਆਹ ਹੈ ਹਨਾ ਪੰਜ ਛੇ ਮਹੀਨੇ ਬਾਅਦ

ਅਮ ਹਜੇ ਤੇ ਨੀ ਮੈਨੂੰ ਪਤਾ ਪੁੱਛ ਕੇ ਦੱਸਾਂਗੀ ਮੈਨੂੰ ਪਤਾ ਨੀ ਅੱਛਾ ਵੇਸੇ ਆਹ function ਤਾਂ ਵਧੀਆ ਹੋਗਿਆ ਉਹਦਾ

ਬਹੁਤ ਬੇਕਾਰ ਹੋ ਜਾਂਦਾ ਹੈ ਓਰ ਇਹਨਾ ਨੇ marriage ਦਾ function ਅੱਛਾ ਕੀਤਾ ਸੀ

ਕੁੜੀ ਵਾਲੀਆਂ ਤੇ ਜਿਆਦਾ ਹੁੰਦਾ ਨਾ burden ਜੇ ਲੋਕਾਂ ਨੇ ਆਉਣਾ ਕੁਛ ਕਮੀ ਨਾ ਰਿਹ ਜੇ ਕੁਛ ਵਧੀਆ ਸੀ ਬਾਰਾਤੀ ਆਏ ਸੀ ਵਿਆਹ ਚ

ਬਾਰਾਤ ਵੀ ਤੇ ਇੰਝ ਭਰ ਕੇ ਆਈ ਹੈ

ਹੈ ਸੀ ਕਾਫੀ ਬਣੇ ਸੀ ਉਹਨਾ ਚ ਮੁੰਡੇ ਆਲੀ side ਤੋਂ ਲੋਕਲ ਬੰਦੇ ਤਾਂ ਇੰਨੇ ਨਜ਼ਰ ਹੀ ਨਹੀ ਆ ਰਹੇ ਸੀ marriage ਵਿੱਚ

ਬਾਹਰ ਦੇ ਜਿਆਦਾ ਸੀ ਇਸ ਕਰਕੇ ਤਾਂ ਜਿਆਦਾ ਲੱਗਦੇ ਪਾਏ ਸੀ ਕਿਉਂਕਿ ਸਾਰੇ ਤਾਂ ਜਿਆਦਾਤਰ ਬੱਚੇ ਅੱਧੇ ਤੇ ਬਾਹਰ ਗਏ ਹੋਏ ਨੇ

ਬਾਹਰ ਦੇ ਜਿਆਦਾ ਸੀ

ਲੋਕਲ ਬੰਦਾ ਤਰ ਬਹੁਤ ਘਟ ਸੀ ਨੇੜੇ ਤੇੜੇ ਦੇ ਸੀ ਬਾਕੀ ਸਾਰੇ ਹਾਂਜੀ ਫ਼ੇਰ ਵੀ arrangement ਬਹੁਤ ਅੱਛਾ ਸੀ

ਹੋਰ ਦੱਸੋ

hello

ਆਵਾਜ਼ ਆਂ ਰਹੀ ਏ hello ਹਾਂਜੀ ਹਾਂਜੀ sir ਆਂ ਰਹੀ ਏ ਹਾਂ ਹੋਰਕੀ ਹਾਲ ਏ ਸ਼ੁਭਦੀਪ

ਅੱਛਾ ਚੱਲ ਅੱਜ ਫ਼ਿਰ ਆਪਾਂ banking ਤੇ ਕਰਦੇ ਹਾਂ ਹੋਰ ਕਿਵੇਂ ਦਾ ਤੇਰਾ experience banking banking ਦਾ ਚੱਲੋ bank ਦਾ experience ਤਾਂ ਵਧੀਆ ਏ ਜੀ

ਦੱਸ ਸਾਲ ਹੋ ਗਏ ਦੱਸ ਸਾਲ ਹੋ ਗਏ

ਫ਼ੇਰ ਕਿਵੇਂ ਆਂ experience ਕੇ ਮਤਲਬ ਕਿਹੜੇ ਕਿਹੜੇ bank ਚ ਕੀ ਕੀ ਅਹ saving account ਆਂ ਸਾਰੇ ਕੋਈ current account ਵੀ ਆਂ sir saving account ਆਂ ਮੇਰੇ

ਅੱਛਾ ਤੇ ਕਿਵੇਂ ਫ਼ਿਰ ਕਿਵੇਂ ਆਂ experience ਤੇਰਾ banking ਦਾ

ਅੱਜ ਕੱਲ ਤਾਂ ਜਿਵੇਂ ਕਹਿਲੋ private ਤੇ ਥੋੜਾ ਮੈਨੂੰ ਘੱਟ ਭਰੋਸਾ ਏ ਅਹ ਸਰਕਾਰੀ ਤੇ ਜਿਆਦਾ ਏ ਜਿਵੇਂ ਕਹਿਲੋ ਆਪਣਾ SBI ਆਂ

ਆਪਣੇਂ ਲੋਕ ਏਹ ਚੀਜ਼ਾਂ ਸੋਚਦੇ ਏ ਪਰ banking ਤਾਂ ਅਸਲ ਦੇ ਵਿੱਚ ਤਾਂ ਅੱਜ ਕੱਲ ਤਾਂ ਉਹ ਬੰਦਾ ਉਸ bank ਨੂੰ chose ਕਰਦਾ ਕੀ ਜਿਥੇ ਉਹਨੂੰ ਜਿਆਦਾ ਵਧੀਆਂ service ਮਿਲਦੀ ਆਂ

ਹਮ

H D F C ਆਲੇ ਤਾਂ ਕਹਿੰਦੇ ਹਾਂ ਵੱਧ ਤੋ ਵੱਧ ਤੁਹਾਡੇ account ਦੇ ਵਿੱਚ ਪੰਜ ਹਜ਼ਾਰ ਹੋਣਾ ਚਾਹੀਦਾ ਏ ਉਹ ਤਾਂ depend ਕਰਦਾ ਕੀ ਆਪਾਂ ਕਿਹੜਾ account open ਕਰਵਾ ਰਹੇ ਹਾਂ ਕਿਉਂਕਿ private ਦੇ ਵਿੱਚ ਘੱਟ ਸਕੀਮਾਂ ਹੁੰਦੀਆਂ ਏ ਏਹ ਵਾਲੀਆਂ ਕਿਉਂਕਿ ਜਿਹੜੇ ਸਰਕਾਰੀ bank ਹੁਣੇ ਏ ਉਹਨਾ ਚ zero balance ਵਗੇਰਾ ਤੇ account ਖੁੱਲ ਜਾਂਦਾ ਏ yes yes sir

ਅਹ ਦੇ ਵਿੱਚ

ਪੈਸੇ ਆਪਾਂ ਕੱਢਾਹ ਵੀ ਸਕਦੇ ਹਾਂ ਪਵਾ ਵੀ ਸਕਦੇ ਹਾਂ

ਹਮ ਮੈਂ ਦੇਖਿਆ ਨਾ ਕਈ ਬੰਦੇ ਤਾਂ ਬੀਚਾਰੇ ਵੀ use ਕਰਨੇ ਨਹੀਂ ਆਉਦੇ ਉਹ ਹੋਰ ਲੋਕਾਂ ਨੂੰ ਕਹਿੰਦੇ ਨੇ ਤੁਸੀਂ ਸਾਡੇ ਪੈਸੇ ਕੱਵਾਹ ਕੇ ਸਾਨੂੰ ਦੇਦੋ yes sir banking ਦਾ ਹੁਣ ਏਹਦਾ ਹੈ ਕੇ ਵੀ ਚਲੋਂ ਪਹਿਲਾਂ ਹੁੰਦਾ ਸੀਗਾ ਸਾਰਾ ਕੰਮ ਰਜਿਸਟਰੀ ਸੀਗਾ ਪਰ ਜਦੋਂ ਤੋ computer ਆਂਗੇ ਇਹਨਾ ਕੋਲ banking staff ਕੋਲ ਹੁਣ ਤਾਂ ਸਾਰੇ ਕੰਮ ਬਹੁਤ ਜਿਆਦਾ

ਆਪਾਂ ਉਹ ਵੀ ਘਰੇ ਬੈਠੇ ਕਰ ਲੈਣੇ ਏ ਜੇ ਆਪਾਂ ਕੋਈ loan ਬਾਰੇ apply ਕਰਨਾ ਏ ਜਾ loan ਬਾਰੇ ਪੁੱਛਣਾ

ਸਾਰੀਆਂ ਚੀਜਾਂ ਬੈਠ ਕੇ ਕਰ ਲਿਣੇ ਹਾਂ yes

sir ਆਪਣਾ ਨੋਟਬੰਦੀ ਦੀ policy ਕਾਫ਼ੀ ਚਿਰ ਹੋ ਗਿਆ ਏ ਨੋਟਬੰਦੀ ਦੇ ਵਿੱਚ ਬਹੁਤ ਆਈ ਸੀ ਬਿਲਕੁਲ ਬਿਲਕੁਲ ਨੋਟਬੰਦੀ ਚ ਤਾਂ ਫ਼ੇਰ ਉਹ ਤਾਂ world wide problem ਆਂ ਗਈ ਸੀਗੀ ਨਾ ਸਾਰੇ ਬੈੰਕਾਂ ਆਲੇ ਖਿਚਕੇ ਲੋਕੀ ਨੋਟ ਵਗੇਰਾ ਜਮਾਂ ਕਰਵਾਉਦੇ ਸੀ ਪੁਰਾਣੇ ਤੇ ਜਿਹੜੇ ਬੰਦੇ ਬੀਚਾਰੇ ਪੁਰਾਣੇ ਜਮਾਂ ਕਰਵਾਉਦੇ ਸੀ ਉਹਨਾ ਨੂੰ ਨਵੇਂ ਵੀ ਲੈਣੇ ਪੈਂਦੇ ਸੀਗੇ ਤੇ ਤੁਹਾਨੂੰ ਵੀ ਮਤਲਬ ਲਾਈਨਾਂ ਦੇ ਵਿੱਚ ਲੱਗਣਾ ਪੈਂਦਾ ਤਾਂ ਜਿਵੇਂ ਕਹਿਲੋ ਦੋ ਦੋ ਹਜ਼ਾਰ ਰੁਪਏ ਸਿਰਫ਼ ਦਿੰਦੇ ਤੇ

ਦੋ ਤਿੰਨ ਮਹੀਨੇਂ ਤਾਂ ਲਗਾਤਾਰ bank ਵਿੱਚ ਜਾਂਦੇ ਰਹਿੰਦੇ ਸੀ ਦੋ ਦੋ ਹਜ਼ਾਰ ਰੁਪਇਆਂ ਲੈਕੇ ਇੱਕਠੇ ਕਰਦੇ ਸੀ ਪੈਸੇ

but ਅੱਜ ਕੱਲ ਇਹ system ਬਹੁਤ ਸੋਖਾਂ ਹੋ ਗਿਆ UPI ਵਗੇਰਾ ਆਂ ਗਈਆਂ ਨੇ ਠੀਕ ਏ ਲੋਕੀ maximum ਮੈਂ ਤਾਂ ਹੁਣ ਇਹ ਵੀ ਦੇਖਿਆ ਕੇ ਅਗਰ ਕਿਸੇ ਨੇ ਦੱਸ ਰੁਪਏ ਦੀ ਚੀਜ਼ ਲੈਣੀ ਏ ਉਹ ਵੀ ਬੰਦਾ ਦੁਕਾਨਦਾਰ ਪੁੱਛਦਾ ਭਾਈ google pay ਹੈਗਾ ਤੇਰੇ ਕੋਲ pay TM ਹੈਗਾ ਏ

ਕੰਮ ਦਾ net banking ਜਿਵੇਂ ਹੋ ਗਈ

ਬੰਦਾ ਘਰ ਬੈਠੇ ਬਹੁਤ ਮਤਲਬ easy ਕੰਮ ਹੋ ਗਿਆ ਕਿਸੇ ਨੂੰ ਪੰਜਾਹ ਹਜ਼ਾਰ ਦੋ ਹਜ਼ਾਰ ਜਾਂ ਕਿੰਨੇ ਵੀ ਮਾਤ੍ਲਾਬ maximum ਜਿੰਨੀ ਜਰੂਰਤ ਪੈਂਦੀ ਏ ਆਪਾਂ send ਕਰ ਦਿੰਨੇ ਹਾਂ ਬਿਲਕੁਲ ਬਿਲਕੁਲ ਹੁਣ ਆਪਣਾ google pay ਦੇ ਉੱਪਰ ਇਹਦਾ ਹੀ ਹੁੰਦਾ ਆਪਾਂ ਪੰਜਾਹ ਹਜ਼ਾਰ ਇੱਕ ਲੱਖ਼ ਅਗਰ ਆਪਣੀ limit ਆਪਾਂ ਨੂੰ assign ਕਰਦੀ ਏ ਫ਼ੇਰ ਤਾਂ ਆਪਾਂ

ਹਾਂ ਹਾਂ ਉਹਦੇ ਚ ਤਾਂ coin ਏ ਜੇ ਆਪਾਂ ਨੂੰ coin ਚਾਹੀਦੇ ਏ ਖੁੱਲੇ ਪੈਸੇ ਤਾਂ ਏ ਵੀ ਆਪਾਂ ਉਹਦੇ ਚ ਉੰਨੇ ਨੋਟ ਉੱਪਰੋ ਪਾਂਹ ਦਈਦੇ ਏ ਜਿੰਨੇ ਆਪਾਂ ਨੂੰ coin ਚਾਹੀਦੇ ਏ ਉਹ ਨੀਚੋ ਨਿੱਕਲੇ ਆਂਦੇ ਫ਼ੇਰ spouse ਕਰੋ ਮੈਨੂੰ ਸੋ ਰੁਪਏ ਦੇ coin ਚਾਹੀਦੇ ਏ ਹੁਣ ਤਾਂ coin ਪਹਿਲਾਂ ਕੀ ਹੁੰਦਾ ਸੀ ਹੁਣ ਤਾਂ coin ਲੋਕਾ ਨੇ ਅਗਰ ਇੱਕਠੇ ਕਰਨੇ ਏ free ਚ ਤਾਂ ਉਹਨਾ ਨੂੰ ਗੁਰੂਦਆਰੇ ਜਾਣਾ ਪੈਂਦਾ ਉਹ ਵੀ ਹੁਣ ਜੇ ਮਨਾ ਕਰ ਦਿੰਦੇ ਏ

ਤੁਸੀਂ use ਕਰੀ ਆਂ machine ਉਹ ਹਾਂ ਮੈਂ use ਕਰੀ ਆਂ starting ਵਿੱਚ use ਕੀਤੀ ਏ ਮਤਲਬ ਆਪਾਂ ਅਗ਼ਰ ਉਹਦੇ ਵਿੱਚ ਸੋ ਰੁਪਏ ਦਾ ਨੋਟ ਪਾਉਦੇ ਸੀ ਤਾਂ ਫ਼ੇਰ ਉਹ ਪੁੱਛਦਾ ਸੀਗਾ ਕੀ ਤੁਹਾਨੂੰ ਦੱਸ ਰੁਪਏ ਦੇ ਸਿੱਕੇ ਚਾਹੀਦੇ ਏ ਪੰਜ ਰੁਪਏ ਚਾਹੀਦੇ ਦੋ ਰੁਪਏ ਦੇ ਚਾਹੀਦੇ ਏ ਇੱਕ ਰੁਪਏ ਚਾਹੀਦੇ ਏ ਫ਼ੇਰ ਉਹ ਜਿਹੜੇ ਆਪਾਂ select ਕਰੋਗੇ ਫ਼ੇਰ ਉਹ ਸਿੱਕੇ ਬਹਾਰ ਕੱਢ ਦਿੰਦਾ ਤੇ sir ਪਹਿਲਾਂ ਤੁਸੀਂ ਇਵੇਂ ਕਹਿਲੋ sign ਵਗੇਰਾ ਹੋਕੇ voucher ਭਰ ਕੇ ਪੈਸੇ ਨਿੱਕਲ ਦੇ ਸੀ ਤੇ ਘਰ ਤੋ ਚਲਾਈਦਾ ਵਗੇਰਾ ਤਾਂ ਮੈਂ actually ਜਦੋਂ ਚਲਾਉਦੇ ਹੋਏ ਤਾਂ ਬਹੁਤ time ਹੋ ਗਿਆ ਪਰ ਪਹਿਲਾਂ ਤਾਂ ਸਿਰਫ਼ ਏ ਹੁੰਦਾ ਸੀਗਾ ਆਪਾਂ ਨੂੰ ਦਾ ਜਿਹੜਾ ਖਰਚਾ ਏ ਉਹ ਇੱਕ ਸਾਲ ਇੱਕ ਸੋ ਸੰਤਾਲੀ ਰੁਪਏ ਹੁੰਦਾ ਜਦੋਂ ਚੱਲੇ ਚੱਲੇ ਹੀ ਏ ਫ਼ੇਰ ਉਹਦੋ ਤੋ ਇਹਦਾ ਸੀਗਾ ਕੇ ਆਪਾਂ ਇੱਕ ਮਹੀਨੇ ਚ minimum ਜਾਂ maximum ਜਿੰਨੀਆਂ ਮਰਜੀ transaction ਕਰਲੋ ਪਰ ਜਦੋਂ ਤੋ ਏਹ ਚੀਜ਼ਾਂ ਵੱਧ ਦੀਆਂ ਗਈਆਂ ਹੁਣ ਇੱਕ ਬੰਦਾ same ਜਦੋਂ ਤੋ ਜਾਂ bank ਤੇ depend ਕਰਦਾ ਏ ਉਹ ਕਿੰਨੀ ਵਾਰੀ free ਪੈਸੇ ਕੱਢਾਵ ਸਕਦਾ ਠੀਕ ਏ ਤੇ ਅਗ਼ਰ ਆਪਾਂ ਕਿਸੇ ਹੋਰ ਹੀ spouse ਕਰੋ State Bank of India ਦਾ ਆਪਣੇ ਕੋਲ ਜਦੋਂ ਏ ਤੇ ਆਪਾਂ ਉਹਨੂੰ use ਕਰ ਰਹੇ ਹਾਂ Punjab National Bank ਚ ਜਾਂ ਕਿਸੇ private ਜਦੋਂ H D F C ਦੇ bank ਦੇ ਜਦੋਂ ਦੇ ਵਿੱਚ use ਕਰਦੇ ਹਾਂ ਤਾਂ ਆਪਾਂ ਨੂੰ ਹੁਣ ਮਹੀਨੇ ਦੀਆਂ ਤਿੰਨ ਕ਼ transaction ਹੀ free ਮਿਲਦੀਆਂ ਉਹ ਤੋ ਬਾਅਦ ਫ਼ੇਰ ਉਹ deduct ਕਰ ਲੈਂਣੇ ਏ ਪੈਸੇ yes

ਕਰ ਦਿੰਦੇ ਕਈ ਵੇਲੇ problem ਬਹੁਤ ਆਂ ਜਾਂਦੀ ਏ loan ਵਗੇਰਾ ਚ ਹਾਂ ਹਾਂ actually ਜਿਹੜਾ loan ਏ ਉਹ ਤਾਂ ਅਹ ਹੁਣ ਜਿਹੜਾ actual ਜਿੰਨੇ ਆਪਣੇਂ ਖਾਤੇ ਏ ਨਾ ਉਹ ਸਾਰੇ ਆਪਣੇਂ Pan card ਦੇ ਨਾਲ attach ਏ ਤੇ ਸਿਰਫ਼ bank ਵਾਲਿਆਂ ਕੋਲ excess ਹੁੰਦਾ ਕੀ ਉਹ ਆਪਣਾ civil check ਕਰ ਲੈਂਨੇ ਏ ਹੁਣ ਅੱਗੇ ਹੁੰਦਾ ਸੀ loan ਲੋਕੀ ਸ੍ਪਾਰ੍ਸਾਂ ਲਵਾਂ ਲੈਂਦੇ ਸੀ ਕੇ ਸਾਨੂੰ loan ਦਵਾਦੋ ਜਾਂ ਇੰਨਾ ਸਾਡਾ commission ਏ ਜੇ ਆਂ ਵੋ ਆਂ ਪਰ ਹੁਣ ਤਾਂ loan ਉਸੀ ਬੰਦੇ ਨੂੰ ਮਿਲਦਾ ਜਿਸ ਬੰਦਾ ਦਾ ਜਿਹੜਾ civil Record ਏ ਉਹ ਸਹੀਂ ਏ ਤੁਸੀਂ ਲਿੱਤਾਂ ਜੀ loan ਵਗੇਰਾ ਕਦੇਂ

ਜਿੰਨੀ ਆਪਣੀ ਕਿਸ਼ਤ ਆਂ ਹਰ ਮਹੀਨੇ ਭਰਦੇ ਹਾਂ ਤਾਂ ਉਹ ਜਿਹੜਾ ਆਪਣਾ civil record ਆਂ ਉਹ ਆਪਣਾ ਵੱਧਦਾ ਅਗਰ ਉਹ ਵੱਧਦਾ ਏ ਇਹਦਾ ਮਤਲਬ ਏਹ ਕੇ ਤੁਹਾਨੂੰ ਅਗਲੀ ਵਾਰੀ ਕੋਈ ਵੀ bank ਤੁਹਾਡੀ ਤੁਹਾਨੂੰ ਉਸ amount ਤੋ loan

ਵੈਸੇ ਹੁਣ ਤਾਂ ਆਪਾਂ ਨੂੰ ਦਾ ਵੀ ਬਹੁਤ ਫਾਇਦਾ ਹੋ ਗਿਆ ਪਹਿਲਾਂ ਅੰਦਰ bank ਦੇ ਲਾਈਨਾਂ ਲੱਗ ਜਾਂਦੀਆਂ ਤੀ ਕਾਫ਼ੀ ਕਾਫ਼ੀ time ਖ਼ਰਾਬ

ਜਿਸ ਕਿਸੇ ਬੰਦੇ ਨੇ ਪੈਸੇ ਜਮਾਂ ਕਰਵਾਉਣੇ ਏ ਹਾਂ ਵੀ ਮੈਂ ਪੈਸੇ ਜਮਾਂ ਕਰਵਾਉਣੇ ਏ ਅੱਗੇ ਉਹਨੂੰ ਲਾਈਨ ਵਿੱਚ ਲੱਗਕੇ ਪੈਸੇ ਜਮਾਂ ਕਰਵਾਨੇ ਪੈਂਦੇ ਤੇ ਹੁਣ ਉਹ ਕੀ ਕਰਦਾ ਉਹ ਆਪਣਾਂ ਅਗਰ ਉਹਦੇ ਕੋਲੋਂ ਹੈਗਾ ਤਾਂ ਉਹ ਆਪਣਾ ਬਹਾਰ machine ਲੱਗੀ ਏ ਉਹਦੇ ਵਿੱਚ ਆਪਣੇਂ ਜਿੰਨੇ ਮਰਜੀ ਪੈਸੇ ਜਮਾਂ ਕਰਵਾਦੋ ਪੰਜ ਮਿੰਟ ਲੱਗਦੇ ਏ ਤੇ ਉਹ ਇੱਕ ਨਾ ਗੱਲ ਨਹੀਂ ਸਮਝ ਆਉਦੀ ਜਿਵੇਂ ਕਹਿਲੋ ਆਪਾਂ ਨੇ Cheque ਪਾਏ bank ਦੇ ਵਿੱਚ

bank ਦੇ ਵਿੱਚ cheque ਦਿੱਤਾ ਉਹ cheque ਨੂੰ ਨਾ ਮਤਲਬ ਹੱਲਕਾ ਜਾਂ water ਲਾਕੇ ਦੇਖਦੇ ਏ ਵੀ cheque original ਆਂ ਜਾਂ duplicate ਆਂ ਇਹਦਾ ਮਤਲਬ

ਤੇ ਏ ਨਾ ਉਹ ਉਹ actually ਜਿਸ paper ਦੇ ਉੱਪਰ ਜਿਸ paper ਦਾ check ਬਣਦਾ ਨਾ ਉਹ ਇੱਕ ਅਲੱਗ paper ਹੁੰਦਾ ਉਹ ਆਂਮ paper ਨਹੀਂ ਹੁੰਦਾ ਹਾਂ ਉਹ bank ਵਾਲਿਆਂ ਨੂੰ ਪਤਾ ਹੁੰਦਾ ਉਹਦੀ originality check ਕਰਦੇ ਏ ਕੀ ਏ ਜਿਹੜਾ cheque ਏ ਕਿਉਂਕਿ ਹੁਣ ਪਤਾ ਕੀ ਏ ਪਹਿਲਾਂ ਕੀ ਹੁੰਦਾ ਸੀ ਪਹਿਲਾਂ cheque book ਜਿਹੜੀ ਆਉਦੀ ਸੀ ਉਹ blank ਹੁੰਦੀ ਸੀ blank blank ਦਾ ਮਤਲਬ ਉਹਦੇ ਤੇ ਤੁਹਾਡਾ ਨਾ ਨਾਮ ਹੁੰਦਾ ਸੀ ਨਾ ਖਾਤਾਂ number ਹੁੰਦਾ ਸੀਗਾ ਉਹ ਤੁਸੀਂ ਸਾਰਾ ਹੀ pen ਨਾਲ ਭਰਦੇ ਸੀਗੇ ਪਰ ਹੁਣ ਹੁਣ ਜਦੋਂ ਆਪਾਂ ਨੂੰ ਕੋਈ ਵੀ bank cheque book issue ਕਰਦਾ ਤਾਂ ਉਹਦੇ ਉੱਪਰ ਨਾਮ ਵੀ ਹੁੰਦਾ ਏ ਤੇ ਉਹਦਾ ਜਿਹੜਾ ਹੈਗਾ ਆਂ ਉਹਦੀ ਇੱਕ ਅਲੱਗ identification ਹੁੰਦੀ ਏ ਤਾਂ ਕਰਕੇ ਫ਼ਿਰ ਉਹ

ਸਹੀਂ ਏ ਤੇ ਆਪਣਾ ਅੱਜ ਕੱਲ ਦਾ ਬਹੁਤ ਕੰਮ change ਹੋ ਗਿਆ ਜਿਵੇਂ ਪਹਿਲਾਂ ਆਉਦਾ ਤਾਂ Post Man ਫੜਾ ਜਾਂਦਾ ਤਾਂ ਉਹ ਤੇ ਵਿੱਚ ਏ ਮਤਲਬ

ਉਹਦੇ ਤੇ ਹਾਂ ਉਹਦੇ ਤੇ privacy ਹੋ ਗਈ ਏ ਹੁਣ ਆਪਾਂ ਨੂੰ ਤਾਂ by post ਆਂ ਜਾਂਦਾ ਪਰ ਜਿਹੜਾ ਉਹਦਾ pin ਏ ਉਹ ਆਪਾਂ ਨੂੰ bank ਤੋ ਜਾਕੇ ਹੀ ਲੈਣਾ ਪੈਂਦਾ ਕਿਉਂਕਿ ਏ confidential ਚੀਜ਼ ਹੁੰਦੀ ਏ

ਹੁਣ ਅਗਰ ਆਪਾਂ ਨੂੰ by post ਆਉਦਾ ਤਾਂ ਜਿਹੜਾ ਉਹਦਾ pin ਏ

ਵਧੀਆ ਅਸੀਂ ਵੀ ਕੀ ਕਰਦੇ ਸੀ ਬੱਸ ਕੁੱਝ ਨੀ ਤੁਹਾਨੂੰ ਪਤਾ ਹੀ ਆ ਸਾਡਾ stitching ਦਾ ਕੰਮ ਆ ਤਾਂ ਇਹ stitching ਕਰੀਦੀਆ

ਬੱਸ ਮੈਂ ਤੁਹਾਨੂੰ ਇਹੀ ਪੁੱਛਨਾ ਚਾਹੁੰਦੀ ਸੀ ਕਿ ਮੈਂ ਕੋਈ ਸੂਟ stitching ਕਰਾਣਾ

ਤੁਸੀਂ ਦੀਦੀ ਜਿਵੇਂ ਕਿਹ ਰਹੇ ਓ ਸੂਟ stitching ਕਰਵਾਨਾ ਸੂਟ ਤਾਂ ਹੁਣ ਇਹ ਤਰੀਕੇ ਨਾਲ stitching ਕੀਤੇ ਜਾਂਦੇ ਆ ਤੁਸੀਂ simple ਸੂਟ stich ਕਰਵਾਨਾ ਚਾਹੁੰਦੇ ਓ ਜਾਂ designing ਆਲਾ ਕੀ ਕਰਵਾਨਾ ਚਾਹੁੰਦੇ ਹੋ ਤੁਸੀਂ ਇਹ ਦੱਸੋ ਪਹਿਲਾਂ ਮੈਨੂੰ ਪਹਿਲਾਂ ਤਾਂ ਇੱਕ ਮੈਂ simple ਸੂਟ ਦਾ ਹੀ ਮਤਲਬ ਕੇ ਕਰਵਾਨਾ ਹੈ ਜਿਵੇਂ ਲੈਸ ਵਗੈਰਾ ਲਗਵਾ ਕੇ

ਲੰਬਾਈ ਲੁੰਬਾਈ ਦਾ ਕਿਆ ਹਿਸਾਬ ਕਿਤਾਬ ਕਿਵੇਂ ਰੱਖ ਸਕਦੇ ਹਾਂ ਅੱਛਾ ਜੀ ਮਤਲਬ ਸਭ ਤੋਂ ਪਹਿਲਾਂ ਹੁਣ ਜਿਵੇਂ ਤੁਸੀਂ market ਚੋਂ ਸੂਟ ਖਰੀਦਦੇ ਆਂ ਤੁਸੀਂ ਫੇਰ ਮੇਰੇ ਕੋਲ ਲੈਕੇ ਆਏ ਓ ਉਸ ਤੋਂ ਪਹਿਲਾਂ ਅਸੀਂ ਉਹਦੀ ਸਭ ਤੋਂ ਪਹਿਲਾਂ ਅੱਜ ਦੇਖਾਂਗੇ ਉਹਦੀ length ਦੇਖਾਂਗੇ ਉਸ ਹਿਸਾਬ ਨਾਲ ਤੁਹਾਡਾ simple ਸੂਟ stich ਕਰਨਾ ਚਾਹਵਾਂਗੇ simple ਸੂਟ ਚ ਜਿਵੇਂ ਤੁਸੀਂ ਕਿਹ ਰਹੇ ਹੋ ਵੀ ਸਭ ਤੋਂ ਪਹਿਲਾਂ ਉਹਦੀ ਵੀ length ਕਿਵੇਂ ਉਹ ਕਰ ਸਕਦੇ ਹਾਂ ਹਨਾ length ਮਤਲਬ ਕਿ ਮੇਰੀ ਹੈਗੀ ਏ ਵਿਆਲੀ ਇੰਚ ਕਮੀਜ਼ ਤਿਆਰ ਆ ਤੇ ਚਾਲੀ ਇੰਚ ਸਲਵਾਰ ਤਿਆਰ ਆ ਚਾਹੇ ਪਲਾਜ਼ੋ ਲਾਲੋ ਚਾਹੇ ਸਲਵਾਰ ਲਾਲੋ ਹਨਾ ਤੇ ਆਪਾਂ ਕੱਪੜਾ ਕਿੰਨਾ ਖਰੀਦੀਏ maximum ਤੁਹਾਨੂੰ ਪੰਜ ਮੀਟਰ ਤਾਂ ਕੱਪੜਾ ਚਾਹਿਦਾ ਹੀ ਏ

ਹਾਂਜੀ ਤੁਹਾਨੂੰ ਪੰਜ ਮੀਟਰ maximum ਕੱਪੜਾ ਚਾਹਿਦਾ ਹੀ ਏ ਉਹਦੇ ਵਿੱਚ ਹੀ ਮਤਲਬ ਤੁਹਾਡਾ simple ਸੂਟ ਐਨ ਵਧੀਆ ਤਰੀਕੇ ਨਾਲ design ਕੁੱਝ ਕਰਵਾਨਾ ਚਾਹੁੰਦੇ ਐਨ ਵਧੀਆ ਤਰੀਕੇ ਨਾਲ ਤੁਸੀਂ ਬਣਾ ਸਕਦੇ ਆ

ਜਿਵੇਂ ਹੁਣ ਤੁਸੀਂ simple ਸੂਟ ਲਈ ਕਿਹ ਰਹੇ ਓ simple ਸੂਟ ਤੁਸੀਂ ਕਿਸ ਹਿਸਾਬ ਨਾਲ ਬਣਾਉਣਾ ਚਾਹੁੰਦੇ ਓ